ਕੁਛ ਨੀ ਵਹਿਲੀ ਆ ਉੱਦਾਂ ਤੂੰ ਦੱਸ ਤੂੰ ਅੱਜ ਕਿੱਦਾਂ ਯਾਦ ਕਰ ਲਿਆ ਮੈਨੂੰ ਏਨੇ ਦਿਨ ਤੇਰਾਂ phone ਨੀ ਆਇਆ ਕਿਥੇ ਗਾਇਬ ਹੀ ਉਹ ਯਾਰ ਕੀ ਕਰਾ ਇਕ ਤੇ ਪੜਾਈ ਨੇ ਬੜੀ ਜਾਣ ਖਾਂਦੀ ਪਈ ਐ ਉਤੋਂ ਮੈਂ ਸੋਚਣ ਦੀ ਕੀ ਯਾਰ ਮੈਂ ਨਾ ਕੋਈ part time job ਕਰਲਾ ਹਣਾ ਤੇ ਮੈਂ ਸੋਚਿਆ ਤੈਨੂੰ ਪਤਾ ਹੋਣਾ ਵਾਂ ਤੇ ਮੈਂ ਫਿਰ ਤਾਂ ਫਿਰ ਅੱਜ call ਕਰਲੀ

ਹਣਾ ਕੋਈ ਕੰਮ ਕੁੰਮ ਸਿੱਖ ਲੈਨੇ ਆ ਜ ਲੱਗ ਜਾਨੇ ਆ ਕੋਈ ਨਾਲੇ ਥੋੜੇ ਜੇ ਪੈਹੇ ਥੋੜੇ ਬਹੁਤ ਆਪਣੀ saving ਜੋਗੇ ਪੈਹੇ ਆਉਣਗੇ ਹਾਡੇ ਕੋ ਨਾਲੇ ਸਾਰੀ ਦਿਹਾੜੀ ਘਰ ਦਿਆਂ ਦੇ ਸਿਰ ਤੇ ਥੋੜਾ ਨਾ ਹਣਾ ਪੈਹੇ ਖਰਚੀ ਜਾਣੇ ਆਪਣਾ ਵੀ ਤੇ ਕਰਨਾ ਈ ਆ ਨਾ

ਆਪਣੇ ਪੈਹੇ ਜੁੜੇ ਹੋਣ ਤੇ ਫਾਇਦਾ ਵੀ ਹੁੰਦਾ ਵਾ ਜਿੱਦਾ ਹੁਣ ਭਾਵੇ ਉੱਦਾਂ ਜੋੜ ਕੇ ਰੱਖ ਲੋ ਕੋਈ ਮਤਲਬ ਕੋਈ ਹਾਨੂੰ ਬੜੇ ਦਿਨਾਂ ਦੀ ਚਾਹ ਵਾ ਕਿ ਅਹੀ ਆਹ ਚੀਜ ਲੈਣੀ ਆ ਹਣਾ ਉਹ ਚੀਜ ਲੈ ਸਕਦੇ ਆਪਾ ਆਪਣੇ ਪੈਹੇ ਜੋੜ ਕੇ ਹਣਾ ਉਦਾਂ ਉਦਾਂ ਤੇਰਾ ਕੀ ਮਾਨਨਾ ਤੂੰ ਕਿਹੜੀ ਚੀਜ ਵਿਚ part time job ਕਰਨੀ ਆ ਕੀ ਸੋਚਣ ਉਹਦੇ ਬਾਰੇ ਮੇਰਾ ਤੇ ਇਹ ਹੈਗਾ ਕਿ ਮੈਂ ਕੋਈ writing ਦਾ ਕਰਲਾ ਜਾਂ ਫਿਰ ਕਿਹੇ ਹੋਟੇਲ ਹੂਟੂਲ ਵਿਚ ਲੱਗ ਜਾ ਆਹੋ ਉਹ ਵੀ ਚੱਲ ਵਧੀਆ ਵਾ ਹੋਟਲ ਵਿਚ ਭਾਂਡੇ ਈ ਮਾਂਜਣੇ ਉਹ ਮਾਂਜ ਲਈ ਚੰਗੀ ਤਰ੍ਹਾਂ ਆਂਉਦੇ ਈ ਆ ਤੈਨੂੰ ਵੈਹੇ ਉਹ ਲੈ ਭਾਂਡੇ ਈ ਰਹਿ ਗਏ ਆ ਹੋਰ ਕੋਈ ਕੰਮ ਨੀ ਹੈਗਾ

ਅੱਛਾ ਉਹ ਚੱਲ ਉਹ ਤੇ ਵੇਖ ਲਾ ਤੂੰ ਜੇ ਤੇਰੇ ਉਹਦੇ ਵਿਚ ਗੱਲ ਬਣਦੀ ਆ ਹਣਾ ਤੂੰ ਕਰ ਲਾ ਫਿਰ ਜੇ ਤੈਨੂੰ ਸਹੀ ਲੱਗਦਾ ਹਣਾ ਹਾ interest ਵੀ ਹੁੰਦਾ ਵਾ ਮੇਰਾ ਓਹਦੇ ਅੰਦਰ ਤੇ ਨਾਲੇ ਉਹਦੀ salary ਵੀ ਵਧੀਆ ਤਨਖਾਹ ਸੁੱਖ ਨਾਲ ਆਹੋ ਚੱਲ ਤੇਰੀ saving ਵਧੀਆ ਹੋਜੂਗੀ ਹਣਾ ਤੇ ਤੈਨੂੰ ਸੌਖਾ ਰਹੂੰਗਾ ਜੇ ਤੁਹੀ ਤੂੰ ਕੋਈ ਚੀਜ ਚੂਜ ਲੈਣੀ ਹੋਊ ਤੂੰ ਤੇ ਲੈ ਲਈ ਅਰਾਮ ਨਾਲ ਘਰਦਿਆਂ ਨੂੰ ਵੀ ਪੁੱਛਣ ਦੀ ਲੋੜ ਨੀ

ਸਭ ਤੋਂ ਵਧੀਆ ਚੱਲਿਆ ਇਥੇ ਕੰਮ trend ਈ ਚੱਲ ਪਿਆ ਵਾ tuition ਦਾ

ਨਿਆਣੇ ਦਸਵੀਂ ਨੀ ਕਰਦੇ ਤੇ tuition ਰੱਖ ਲੈਂਦੇ ਆ

ਦਸਵੀਂ ਕੀ ਤੂੰ ਵੇਖ ਅੱਜ ਮਤਲਬ ਲਾ ਲਾ ਤੂੰ ਆਹ UKG, LKG nursery ਦੇ ਨਿਆਣਿਆਂ ਨੂੰ ਵੀ ਰਖਾਈ ਹੁੰਦੀ tution

ਜਦੋਂ ਅਹੀ ਇਨ੍ਹਾਂ ਦੇ time ਤੇ ਹੁੰਦੇ ਹੀਗੇ ਨਾ ਅਹੀ ਤੇ ਮੇਰੇ ਖਿਆਲ ਨਾਲ ਤੀਜੀ ਚੌਥੀ ਤੱਕ ਬਿਨਾਂ ਪੜਿਆਂ ਹੀ ਲੈ ਜਾਂਦੇ ਹੁੰਦੇ ਹੀ ਸੌ ਸੌ ਆਹੋ ਓਹ ਤੇ ਅਹੀ ਸਕੂਲ ਪੜ੍ਹ ਲਈ ਦਾ ਹੀ ਨਾ ਹੁਣ ਤੇ ਮੰਮੀਆਂ ਨੇ ਕੱਢਿਆਂ ਹੁੰਦਾ ਵਾ ਉਨ੍ਹਾਂ ਨੂੰ

ਟੁਸ਼ਨਾਂ ਦਾ ਕੰਮ ਸੌਖਾ ਈ ਓ ਨਾਲੇ ਪੈਹੇ ਵੀ ਬਣ ਜਾਂਦੇ ਆ ਨਿੱਕੇ ਨਿਆਣਿਆਂ ਨੂੰ ਪੜਾਉਣ ਦਾ ਕੰਮ ਵੀ ਥੋੜਾ ਹੁੰਦਾ ਪਰ ਉਹ ਕੀ ਕਹਿ ਦਿੰਦੇ ਆ ਉਹ ਨਾ ਹੁਣ ਨਾ ਆਮ ਜੀ ਗੱਲ ਹੋ ਗਈ ਆ ਜਿਹੜਾ ਕੋਈ ਵੀ ਕਹਿ ਦਿੰਦਾ ਮੈਂ ਵੀ tuition ਸ਼ੁਰੂ ਕਰਨੀ ਮੈਂ tuition ਸ਼ੁਰੂ ਕਰਨੀ ਤੇ ਅਹੀਂ ਕੁਝ ਸੋਚਣ ਦੇ ਵੱਖਰਾ ਕਰੀਏ ਹਣਾ ਵੱਖਰਾਂ ਤੇ ਚੱਲ ਇਹ ਹੈਗਾ ਵਾ ਉਹ ਤੇ ਚੱਲ ਤੂੰ ਉਹ ਜਿਹੜਾ ਤੂੰ ਸੋਚਣ ਦਈ writing ਵਾਲਾ ਉਹ ਤੇ ਤੂੰ ਕਰ ਸਕਦੀ ਆ ਪਰ ਜਿੰਨਾ time ਉਹ ਵੀ ਤੈਨੂੰ ਹਜੇ ਨਹੀਂ ਮਿਲਦਾ time ਤੇ ਹੈਗਾ ਈ ਆ ਫਿਰ ਤੇਰੇ ਕੋਲ ਹਜੇ ਉਨ੍ਹਾਂ time ਤੂੰ tuition ਰੱਖ ਲਾ ਨਿੱਕੇ ਨਿੱਕੇ ਬੱਚੇ ਪੜਾ ਲਾ ਤੂੰ ਇਕ ਦੋ ਬੱਚੇ ਪੜ੍ਹਾ ਲਾ ਹਣਾ ਹਜਾਰ ਰਪਿਆ ਤਾਂ ਤੈਨੂੰ ਉਨ੍ਹਾਂ ਦਾ ਈ ਬਣ ਜਾਣਾ ਇੱਕ ਨਿਆਣੇ ਦਾ ਤੇ ਅੱਜ ਕੱਲ nursery ਦੇ ਨਿਆਣੇ ਦਾ ਪੰਜ ਸੌ ਲੈ ਲੈਂਦੀਆਂ ਵਾ ਹਾ ਪਰ ਉਹ ਤੇ ਇਕ ਮਹੀਨੇ ਦਾ ਹੋਇਆ ਨਾ ਇਹਦਾ ਕੁਝ ਫਾਇਦਾ ਨਹੀਂ ਹੋਣਾ ਫਿਰ ਬਾਅਦ ਵਿਚ ਜਿਹੜਾ ਕੀ ਕਹਿੰਦੇ Youtube ਤੇ channel ਨੀ ਖੋਲਦੇ ਹੈਗੇ ਉਹਦੇ ਜੇ subscriber ਵੱਧ ਹੋ ਹੋ ਜਾਣ ਨਾ ਤੇ ਉਹਦੇ ਮਹੀਨੇ ਦੀ ਮਹੀਨੇ ਤਨਖਾਹ ਆਉਦੀ ਲੱਖ ਲੱਖ ਰੁਪਿਆ ਵੱਧ ਵੀ ਜਾਂਦੀ ਹਾਂ ਪਰ ਉਹਦੇ ਲਈ ਤੇ ਇਹ ਆ ਨਾ ਕੀ ਉਹ ਬੜਾ ਮਤਲਬ ਆਪਣੇ ਆਪ ਨੂੰ ਸਾਰਿਆ ਨੂੰ ਦੱਸਣਾ ਪੈਂਦਾ ਵਾਂ ਮੈਂ ਚਲਾਇਆ ਵਾਂ ਤੁਹੀ ਮੈਨੂੰ follow ਕਰੋ ਕੀ ਪਤਾ ਕੋਈ subscribe ਕਰਦਾ ਵਾਂ ਨਹੀਂ ਕਰਦਾ ਹਣਾ ਉਹ ਤੇ subscription ਤੇ ਆ ਕਿੰਨੀ ਹੋਈ ਆ ਕਿੰਨੀ ਨਹੀਂ ਉਹ ਤੇ ਲੋਕੀ ਮਹਾ ਈ ਕਰਦੇ ਆ ਵੇਖਣ ਨੂੰ ਉੱਦਾ ਜੋ ਮਰਜੀ ਵੇਖੀ ਜਾਂਦੇ ਆ subscribe ਕਰਨ ਵਾਰੀ ਉਨ੍ਹਾਂ ਨੂੰ ਕੁਛ ਨਾ ਕੁਛ ਹੋ ਜਾਂਦਾ ਵਾ ਉਹ ਉਨ੍ਹਾਂ ਤੋਂ ਹੁੰਦਾ ਨੀ ਹਾਂ ਹਾਂ ਤੇ ਕਈ ਜਿਹੜੇ subscribe ਕਰਕੇ ਰੱਖ ਦਿੰਦੇ ਆ ਤੇ video ਵਾਡੀਓ ਵੇਖਦੇ ਨਹੀਂ ਬਾਅਦ ਵਿਚੋਂ like ਵੀ ਨੀਂ ਕਰਦੇ ਉਹੀ ਨਾ like ਲੁਇਕ ਵਧਣ ਤੇ ਫਿਰ ਈ ਆ ਨਾ

like ਲੁਇਕ ਜੇ ਵਧਣਗੇ ਨੀ ਤੇ ਫਿਰ subscription ਦਾ ਵੀ ਕੀ ਫਾਇਦਾ ਫਿਰ ਪੈਹੇ ਤੇ ਹਾਨੂੰ ਆਉਣੇ ਨੀ ਜਦੋਂ ਜਦੋਂ ਵਧੂਗਾ ਕੰਮ ਫਿਰ ਈ ਆ ਨਾ ਥੋੜੇ ਹੈਂਗੇ ਆ ਕਿ ਇਨ੍ਹਾਂ ਨੂੰ. time ਲੱਗਣਾ ਵਾਂ ਹਾਨੂੰ ਚਾਹੀਦਾ ਕੋਈ ਉਹ ਕੰਮ ਲੱਭਣਾ ਜਿੱਦਾ ਹੱਥ ਨਾਲ ਹੱਥੀ ਕੰਮ ਕੋਈ ਸਿਖਿਆ ਹੋਵੇ ਜਿਹੜਾ ਹਾਡਾ ਅੱਗੇ ਜਾ ਕੇ ਕੰਮ ਜੇ

ਕੋਈ ਮੇਰੇ ਖਿਆਲ ਨਾ ਫੋਨ ਤੇ ਕੋਈ APP ਊਪ ਹੈਗੀ ਆ ਉਥੋਂ download ਕਰਕੇ ਨਾ ਉਹਨੂੰ ਤੇ ਅਹ ਜਿਹੜੇ ਜਾਨੀ ਕੀ ਕੱਪੜੇ ਕੁਪੜੇ ਹੁੰਦੇ ਆ ਤੇ ਉਥੋਂ ਈ ਖਰੀਦ ਕੇ ਤੇ ਅਹੀ ਉਥੇ ਈ ਵੇਚ ਸਕਦੇ ਆ ਉਹ ਵੀ ਬੜਾ ਵਧੀਆ ਹੁੰਦਾ ਵਾ ਹੋਰ ਹੋਰ ਛੱਡ ਇਕ parlor ਦਾ ਕੰਮ ਬੜਾ ਵਧੀਆ ਚੱਲ ਦਾ ਇਥੇ ਹੈ ਪੰਜਾਬ ਵਿਚ ਹੁਣ ਕੁਝ ਜਿਆਦਾ ਈ ਚੱਲ ਦਹਿ ਪਿਆ ਵਾ ਬਾਹਰ ਤੁਰੀਆਂ ਫਿਰਦੀਆਂ ਵਾ facial ਕਰਾਉਣੀ ਆ, bleach ਕਰਾਉਣੀ ਆ ਫਿਰ

ਯਾਰ ਜਿਹੜੀਆਂ ਇੰਨੀਆਂ cutting ਕਰਾਈ ਫਿਰਦੀਆਂ ਵਾਂ ਉੱਦਾਂ ਈ bangs ਖਰੀਦ ਲੈਣ ਵਾ ਵਾਲ ਕਿਉਂ ਕਟਾਉਣੇ ਇਨ੍ਹਾਂ ਨੇ ਹਣਾ ਆਹੋ ਪਰ ਨਹੀੰ ਕਈਆਂ ਨੂੰ ਤੇ ਸ਼ੌਕ ਹੁੰਦਾ ਵਾ ਹਾਡਾ ਤੇ ਚੱਲ profession ਬਣ ਜੂ ਗਾ ਹਾਨੂੰ ਤੇ ਕੰਮ ਆਜੂਗਾ। ਅਹੀ ਇਹੀ ਕੰਮ ਅੱਗੇ ਜਾ ਕੇ ਕਰ ਸਕਦੇ ਆ ਫਿਰ ਅਸੀਂ ਇਹੀ ਕੰਮ ਤੋਂ ਪੈਹੇ ਵੀ ਕਮਾ ਸਕਦੇ। ਚੱਲ cutting ਨਾ ਕਰਨੀ ਹੋਵੇ ਹਣਾ cutting ਦਾ ਕੰਮ ਨਾ ਕਰਨਾ ਹੋਇਆ ਜਿੱਦਾ ਹੁਣ ਆਹ ਮਹਿੰਦੀ ਮੂਹਦੀ ਲਾਉਣੀ ਇਨ੍ਹਾਂ ਤੋਂ ਹੀ ਕਿੰਨੇ ਪੈਹੇ ਮਿਲ ਜਾਂਦੇ ਹਾਂ editing ਵੀ ਕਰ ਸਕਦੇ ਅਹੀ online ਹਣਾ

ਚੱਲ ਮੇਰਾ ਛੱਡ ਆਪਣਾ ਦੱਸ ਆਪਣਾ ਕੀ ਸੋਚਿਆ part time job ਕਰਨ ਦਾ ਮੈਂ ਤੇ ਇਹੀ ਸੋਚਣ ਦਈ ਆ ਕਿ ਮੈਂ parlor ਪੂਰਲਰ ਦਾ ਕੋਈ ਕੰਮ ਕੁੰਮ ਸਿੱਖ ਲਾ ਹਣਾ ਨਾਲ ਨਾਲ ਕੰਮ ਸਿੱਖਿਆ ਹੋਊਗਾ ਤੇ ਚੱਲ ਅੱਗੇ ਜਾ ਕੇ ਮੇਰਾ ਜੇ ਮੈਂ ਜਿਹੜਾ ਮਤਲਬ ਜਿੱਦਾ ਹੁਣ ਮੈਂ course ਕਰਨ ਦਈ ਆ ਮੇਰੇ ਉਹਦੇ ਵਿਚ ਗੱਲ ਨਾ ਬਣੀ ਤੇ ਮੈਂ ਨਾਲ ਨਾਲ ਇਹੋ ਕੰਮ ਕਰਲੂ

ਹਣਾ ਇਹੀ ਵੀ ਤੇ ਮੇਰਾ ਵਧੀਆ ਰਹਿ ਈ ਜਾਣਾ ਵਾ ਹਜੇ ਤੇ ਫ਼ਿਲਹਾਲ ਮਤਲਬ ਹਜੇ ਇਹ ਵੀ ਲੱਭਣਾ ਈ ਪੈਣਾ ਵਾ ਕਿਹਦੇ ਕੋਲ ਸਿੱਖਣਾ ਕਿਹਦੇ ਕੋਲ ਨਹੀਂ ਕਿਉਂਕਿ ਅੱਜ ਕੱਲ ਤੇ parlor ਵਾਲੀਆਂ ਵੀ ਕੰਮ ਸਿਖਾਉਣ ਤੋਂ ਨਖਰੇ ਕਰਦੀਆਂ ਛੱਤੀ ਛੱਤੀ ਹੋਰ ਕਿ ਜੇ ਆਪਣਾ ਵੀ ਖੋਲਣਾ ਹੋਵੇ ਬੰਦੇ ਨੂੰ ਤੇ ਕਿੰਨੇ ਪੈਹੇ ਚਾਹੀਦੇ ਹੁੰਦੇ ਆ ਪਹਿਲਾਂ ਪੈਹਾ ਇਕੱਠਾ ਕਰੋ ਫਿਰ ਬਣਾਓ

ਪਹਿਲਾਂ ਤੇ ਆਪ ਨੂੰ ਕੰਮ ਆਉਣਾ ਚਾਹੀਦਾ ਵਾ ਨਾ ਜਿੱਦਾਂ ਹੁਣ ਚੱਲ ਓਹ ਛੱਡ ਇਕ art and craft

ਉਹ ਵੀ ਬੰਦਾ ਕਰੀ ਜਾਏ ਹਣਾ ਲੋਕਾਂ ਨੂੰ ਚੀਜਾਂ ਵੇਚੀ ਜਾਏ ਥੋੜੇ ਥੋੜੇ rate ਤੇ ਕਰਕੇ ਵੇਚੀ ਜਾਏ ਤੇ ਬਾਅਦ ਵਿਚ ਪੈਹੇ ਵਧਾਈ ਜਾਏ ਆਪਣੇ ਹਾਂ ਉਹੀ ਤੇ ਗੱਲ ਵਾ ਨਾ ਬੰਦੇ ਵਿਚ ਬਸ ਜਿਹੜਾ ਹੁਨਰ ਹੋਣਾ ਚਾਹੀਦਾ ਕੰਮ ਨੂੰ ਕਰਨ ਦਾ ਹਾਂ ਬਸ ਉਹੀ ਚਾਹੀਦਾ ਵਾ ਉਹ ਹੋਏ ਤੇ ਫਿਰ ਤੇ ਬਸ ਕੰਮ ਈ ਬੜਾ ਵਧੀਆ ਵਾ ਹਣਾ ਜਾਂ ਇਕ stitching ਕਰ ਲਈ ਹਾਂ ਪਰ ਉਥੇ ਨਾ ਨਿਗਾ ਬੜੀ ਲੱਗਦੀ ਤੇ ਧੌਣ ਵੀ ਬੜੀ ਦਰਦ ਕਰਦੀ ਆ ਇਸ ਕਰਕੇ ਕੋਈ ਹੋਰ

ਉਹ ਵੀ ਕੰਮ ਬੜਾ ਥਕਾ ਦਿੰਦਾ ਵਾ painting ਵਗੈਰਾ ਹੋ ਗਈ ਹਾਂ ਹਾਂ ਉਨ੍ਹਾਂ ਤੇ ਵੀ ਬੜਾ time ਲੱਗਦਾ ਵਾ painting ਹੋ ਗਈ ਹੋਰ ਵੀ ਇੱਦਾਂ ਦੇ ਬੜੇ ਕੰਮਾਂ ਸਾਰਿਆ ਵਿਚ ਵੈਹੇ ਬੜਾ ਜੋਰ ਲੱਗਦਾ ਵਾ ਬਸ ਇਹ ਆ ਕਿ

ਹਾਂ ਇਕ ਉਹ ਵੀ ਹੁੰਦਾ ਨਾ ਕਿ ਡੀਲਿਵਰੀਆਂ ਲੈ ਕੇ ਤੇ ਫਿਰ ਬਾਅਦ ਵਿਚ ਉਹ ਜਿਹੜੇ ਆ ਕੀ ਕਰਦੇ ਆ ਹਣਾ delivery ਖਾਣ ਪੀਣ ਦਾ ਹਾਂ but delivery ਦਾ ਵੀ ਚੱਲ ਇਹ ਆ ਨਾ ਫਿਰ ਉਹ ਹਾਨੂੰ ਕੋਈ ਨਾ ਕੋਈ ਮਤਲਬ ਕੋਈ vehicle ਸਿੱਖਣਾ ਪੈਣਾ ਉਹਦੇ ਲਈ ਵੀ ਕੀ ਸਿੱਖਣਾ ਵਾ ਉਹਦੇ ਵਿਚ ਬਸ ਹਾਨੂੰ ਬਸ computer ਦਾ ਆਉਣਾ ਚਾਹੀਦਾ ਵਾ ਕਿ ਕਿੱਦਾਂ ਕਿੱਦਾਂ delivery ਲੈਣੀ ਆ ਫਿਰ ਬਾਅਦ ਵਿਚ ਜਾ ਕੇ ਸਮਾਨ ਦੇ ਆਓ ਆਹੋ ਪਰ ਉਹ ਵੀ ਥੋੜਾ ਥੋੜਾ ਥੋੜਾ ਉਨ੍ਹਾਂ ਵਿਚ ਵੀ ਔਖ ਹੁੰਦੀ ਆ ਹਾਂ ਪਰ ਉਹਦੇ ਵਿਚ ਘੁੰਮਣ ਨੂੰ ਵੀ ਮਿਲ ਜਾਂਦਾ ਵਾਹਵਾ part time job ਵੀ ਕਰੋ ਘੁੰਮ ਵੀ ਲਉ ਹਣਾ ਪੈਹੇ ਵੀ ਇਕੱਠੇ ਕਰ ਲੋ ਹੈਗਾ ਵੈਹੇ benefit ਹੈਗਾ ਪੈਹੇ ਵੀ ਇਕੱਠੇ ਕਰ ਲੋ ਘੁੰਮ ਫਿਰਨ ਵਾਲਾ ਵਾ ਕੰਮ ਹੋ ਜਾਂਦਾ ਉਹਦੇ ਨਾਲ

ਹੋਰ ਕਿ ਨਿੱਕੇ ਜੇ cake ਦਾ ਭਰਾ ਪੰਜ ਸੌ ਪੰਜ ਸੌ ਛੇ ਸੌ ਛੇ ਸੌ ਰੁਪਇਆ ਲੈ ਲੈਂਦੇ ਆ ਹਾਂ ਨਿੱਕਾ ਜਾ cake ਹੁੰਦਾ ਵਾ ਉਹ ਤੇ decoration ਥੋੜੀ ਜੀ ਵੱਧ ਕਰਕੇ ਤੇ ਉਹ ਹੀ ਕਿੰਨੇ ਪੈਹੇ ਲੈ ਲੈਂਦੇ ਆ ਅੱਜ ਕੱਲ ਤੇ ਲੋਕੀ ਕੁੱਤਿਆਂ ਬਿੱਲਿਆ ਦੇ ਵੀ ਉਹ ਕਰਦੇ ਆ ਅੱਜ ਅੱਜ ਕੱਲ ਤੇ ਲੋਕੀ ਕੁੱਤਿਆਂ ਬਿੱਲਿਆ ਦਾ ਵੀ happy birthday to you ਮਨਾਉਦੇ ਆ

ਹੋਰ ਕੀ ਦੱਸਾਂ ਕੀ ਕਰੋਗੇ ਜੇ ਦੱਸਾਂ ਕਿ video ਬਣਾ ਕੇ ਮੁਬਾਰਕਾਂ ਅਹੀ cake ਲਿਆਉਣਾ ਹੈ ਇੰਨੇ ਦਾ cake ਆਇਆ ਵਾ ਆਹੋ ਆਹੋ ਤੇ ਇਕ ਉਹ ਵਾ ਕੇ ਜੇ ਕੋਈ ਨਿੱਕਾ ਜਾ ਨਿਆਣਾ ਵਾ ਹਾਡੀਆਂ ਮੰਮੀਆਂ ਤੇ ਸਾਲ ਤੇ ਕਰਦੀਆਂ ਹੀ ਪੰਜ ਸਾਲ ਵਿਚ happy birthday to you ਮਨਾਉਂਦੀਆਂ ਹੀ ਅੱਜ ਕੱਲ ਤੇ ਬਈ ਜੇ ਤੇ ਕੋਈ ਨਵਾਂ ਜੰਮਿਆ ਵਾ ਉਹਦਾ ਤਾਂ ਮਹੀਨੇ ਬਾਅਦ happy birthday ਮਨਾਉਣ ਦੀਆਂ ਹੁੰਦੀਆਂ

ਹੋ ਗਿਆ cake ਲੈਣ ਆ ਦਾ ਦੋ ਹਫਤੇ ਹੋ ਗਏ ਦੋ ਹਫਤੇ ਹੋ ਗਏ ਜੀ cake ਲੈਣ ਆ ਦਾ ਇਕ ਮਹੀਨਾ ਹੋ ਗਿਆ

cake ਲੈਣ ਤਾ cake cake cake cake ਬਸ ਈ ਰਹਿੰਦਾ ਉਨ੍ਹਾਂ ਦਾ ਹਮ ਹਮ ਚੱਲ ਉਹ ਗੱਲਾਂ ਇਕ ਪਾਸੇ ਆ ਨਾ ਹਣਾ ਹੁਣ ਵੇਖਦੀ ਆ ਮੈਂ ਜੇ ਕੋਈ ਕਰਨੀ ਆ ਤੇ ਆਹੋ ਚੱਲ ਵੇਖਾਂਗੇ ਚੱਲ ਛੱਡ ਹਜੇ ਤੇ ਪੜ ਲਈਏ ਚੱਲ ਠੀਕ ਆ ਫਿਰ

ਬਸ ਫਿਰ ਇਸ ਤੋਂ ਬਾਅਦ ਇੱਕ ਰਹਿ ਗਿਆ ਚੱਲ ਸ਼ੁਕਰ ਹੈ ਖ਼ਤਮ ਹਾਂ ਤੇਰਾ ਕਿੰਨਵੀਂ ਵਾਰ ਹੋ ਗਿਆ ਤੇਰਾ

ਚੱਲ ਠੀਕ ਹੈ ਲਾਸ ਅਹ ਆਖ਼ਰੀ ਹੈ। ਆਹੋ ਬਸ ਇੱਕ ਵਾਰੀ ਉਹਨੂੰ phone ਕਰਕੇ ਉਹਨੂੰ ਪੁੱਛ ਲੈਣਾ, ਤੇਰਾ ਇਹ ਆਖ਼ਰੀ ਹੈ ਕਿ ਇੱਕ ਵਾਰੀ ਹੋਰ ਹੈ? ਇੱਕ ਇੱਕ ਕਰਨਾ ਇਸ ਤੋਂ ਬਾਅਦ ਹੋਰ।

ਬਸ ਮੈਂ ਦਸ ਮਿੰਟ ਤੇਰਾ ਹੋਰ ਦਿਮਾਗ ਖਾਣਾ ਉਹਦੇ ਬਾਅਦ ਤੂੰ ਆਜ਼ਾਦ ਹੈ ਮੇਰੇ ਵੱਲੋਂ। ਆਹੋ। ਆਹੋ

ਰੱਬ ਜਾਣੇ ਮੇਰਾ ਤਾਂ ਕੋਟਾ, ਮੈਨੂੰ ਤਾਂ ਇਉਂ ਲੱਗਿਆ ਕਰਦਾ ਮੈਂ ਤਾਂ ਗੱਲ ਨੀ ਕਰਦੀ ਹਫ਼ਤਾ ਭਰ ਕਿਸੇ ਨਾਲ ਵੀ ਮੈਂ ਇਹ ਹਜੇ ਮੈਂ ਗੱਲ ਨੀ ਕਰਦੀ ਜਦੋਂ ਗੱਲ ਕਰਨੀ ਹੋਵੇ ਤਾਂ ਮੈਂ

ਇੱਕ ਤੇਰੇ ਬਾਅਦ ਤੇਰੇ ਨਾਲ ਇੰਨੇ time ਬਾਅਦ ਗੱਲ ਹੋਈ ਨਾ ਗੱਲ ਵੀ ਨੀ ਸਮਝ ਆਇਆ ਕਰਦੀ ਗੱਲ ਕਿਆ ਕਰੀ ਹੈ। ਹੋਰ ਕਿਸੇ ਦੇ ਸਮਝ ਨੀ ਆਇਆ ਕਰਦੀ ਨਾ ਬਸ ਹਾਲ ਚਾਲ ਪੁੱਛਿਆ ਹੋਰ ਭੈਣੇ ਕੀ ਹਾਲ ਚਾਲ ਹੈ ਤੂੰ ਮੇਰਾ ਹਾਲ ਚਾਲ ਪੁੱਛਿਆ ਮੈਂ ਤੇਰਾ ਪੁੱਛਿਆ ਬਸ ਆਹੋ ਚਾਰ ਇੱਧਰ ਦੀਆਂ ਚਾਰ ਉੱਧਰ ਦੀਆਂ ਕਿੰਨੇ ਕੀ ਮਾਰਨਗੀਆਂ ਚਲ ਤੂੰ ਫਿਰ plan ਬਣਾਇਆ ਕਿਤੇ ਦਾ ਘੁੰਮਣ ਦਾ, ਤੂੰ ਉੱਥੇ ਗਈ ਹੈ ਜਿੱਥੇ water ਉਹ ਹੁੰਦੇ ਯਾਰ ਉਹ ਕਿਆ ਕਹਿੰਦੇ ਜਿੱਦਾਂ ਕਿਹੜਾ ਇਹ ਇੱਥੇ ਜਲੰਧਰ ਵਿੱਚ ਨੀ ਹੈ ਇੱਕ।

ਰਾਏਪੁਰ ਗਏ।

ਮੈਂ ਨੀ ਗਈ ਕਿਤੇ ਵੀ।

ਮੈਂ ਹੋਰ ਸਿਵ ਵੀ ਨੀ ਗਏ

ਨਾ ਮੈਂ ਮਹਾਂਦੇਵ ਗਈ ਵੀ। ਮਹਾਂਦੇਵ ਤਾਂ ਮੈਂ ਜਾ ਕੇ ਆਈ ਸੀ ਬਰਨ ਲੇ ਗਿਆ ਥਾ। ਬਰਨ ਬਰਨ ਭਾਈ ਬਰਨ ਭਾਈ ਨਾਲ ਦੀਪੂ ਗਏ ਹੋਏ ਥੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਲੈ ਚੱਲੋ ਕਹਿੰਦਾ ਜਦ ਦੇਖੋ ਬਾਂਦਰੀ ਜਿਹੀ ਮੂੰਹ ਚੁੱਕ ਕੇ ਤਿਆਰ ਹੋ ਜਾਂਦੀ। ਕਿ ਫਿਰ ਤੁਸੀਂ ਕਿਹੜਾ ਲੈ ਕੇ ਜਾਂਦੇ, ਜੇ ਤਿਆਰ ਹੋ ਵੀ ਜਾਂਦੀ। ਐਂ ਮਾੜਾ ਜਿਹਾ ਹੁੰਦਾ ਕਹਿੰਦੇ ਕਹਿੰਦੇ ਜੇ ਅਸੀ ਆਪੇ ਜਾਣਾ ਹੁੰਦਾ ਉਦੋਂ ਹੀ ਕਹਿ ਦਿੰਦੀ ਮੈਨੂੰ ਵੀ ਲੈ ਚੱਲੋ ਮੈਨੂੰ ਵੀ ਲੈ ਚੱਲੋ। ਉਹ ਐਸੀ ਕਰਦੇ ਹੈ, ਮੈਨੂੰ ਬੜੀ ਮੁਸਕਲ ਨਾਲ ਲੈ ਕੇ ਗਿਆ ਥਾ ਮੈਨੂੰ ਵੀ ਨੀ ਲੈ ਕੇ ਜਾਂਦਾ ਉਹ। ਏਦਾਂ ਦੇਖੀ ਆਪ ਘੁੰਮੇ ਆਏ ਘੱਟ ਹੈ ਮੈਂ ਕਿਹਾ ਮੈਨੂੰ ਲੈ ਚੱਲ ਕਹਿੰਦਾ ਕਹਿੰਦਾ ਮੈਨੂੰ ਦੀਪੂ ਕਹਿੰਦਾ ਕਹਿੰਦਾ ਬਾਂਦਰੀ ਜਿਹੀ ਨੂੰ ਇੱਕ ਇੱਕ ਮੋਕਾ ਚਾਹੀਦਾ ਕਿ ਹਾਂ ਮੈਂ ਜਾਣਾ ਹੈ ਤੂੰ ਕਹਿ ਲੈ ਕੇ ਤਾਂ ਜਾ ਫਿਰ। ਅਮ ਦਫ਼ਾ ਹੋਵੇ ਕਿਹਦੇ ਨਾਲ ਜਾਣਾ ਬਾਂਦਰ ਜਿਹੇ ਨਾਲ। ਤੇਰੇ ਔਰ ਦੀਪੂ ਦੀ ਕਿੰਨੀ ਕੁ ਲੜਾਈ ਹੋ ਜਾਂਦੀ ਹੈ ਜੇ ਦੇਖਿਆ ਜਾਵੇ ਤਾਂ। ਓਨੀ ਹੁੰਦੀ ਛੋਟੇ ਨਾਲ ਹੁੰਦੀ ਉਹਦੇ ਨਾਲ ਨੀ ਹੁੰਦੀ ਮੇਰੀ।

ਦੋਨੋਂ ਇੱਕੋ ਜਿੱਕੇ ਜੋ ਹੋਏ ਤੁਸੀਂ। ਹੈਂ। ਮੈਂ ਕਿਹਾ ਤੁਸੀਂ ਦੋਨੇ ਇੱਕੋ ਜਿੱਕੇ ਜੋ ਹੈ। ਨਹੀਂ ਹੁਣ ਜੇ ਉਹਦੇ ਨਾਲ ਲੜਨਾ ਵੀ ਹੋਵੇ ਤਾਂ ਵੀ ਉਹ ਮੇਰੇ ਨਾਲ ਬੜੇ ਪਿਆਰ ਨਾਲ ਉਹ ਕਰਦਾ ਜੇ ਮੈਂ ਉਹਨੂੰ ਕਹਾਂ ਨਾ ਚੁੱਪ ਹੋ ਜਾਂਦਾ ਉਹ ਨੀ ਬੋਲਦਾ ਮੇਰੇ ਨਾਲ ਫਾਲਤੂ ਤੇਰਾ ਪਰਛਾਵਾਂ ਉਹਨੂੰ ਪਿਆ, ਉਹਦਾ ਪਰਛਾਵਾਂ ਤੈਨੂੰ ਪਿਆ ਵਾ।

ਦੇਵਨ ਆਹ ਹੈਗਾ ਛੋਟਾ ਇਹ ਮੈਨੂੰ ਬੜਾ ਫੂਕਦਾ।

ਕਿਹੜਾ ਇੱਕ ਵਾਰ ਕਹਿੰਦੇ ਕਿਉਂ ਲੜ ਪਿਆ ਸੀ ਤੇਰੇ ਨਾਲ ਤੇਰੇ ਨਾ ਬੋਲਣਾ ਬੰਦ ਕਰ ਦਿੱਤਾ ਸੀ ਉਹਨੇ। ਉਹ ਤਾਂ ਭੈਣੇ ਇੰਨਾ ਕੁ ਤਾਂ ਓਦਾਂ ਬੋਲਣਾ ਬੰਦ ਕਰ ਜਾਊਗਾ ਪਰ ਏਦਾਂ ਲੜਦਾ ਨੀ ਹੈ ਮੂੰਹ ਚੜ੍ਹ ਕੇ ਨੀ ਲੜਦਾ।

ਉਹ ਵੀ ਮੇਰੇ ਨਾਲ ਮੰਮੀ ਨਾਲ ਖਿਝਿਆ ਹੋਇਆ ਥਾ ਮੇਰੇ ਨਾਲ ਥੋੜੀ ਨਾ ਲੜਿਆ ਆਹੋ। ਫਿਰ ਆ ਕੇ ਮੈਨੂੰ ਬੁਲਾਉਣ ਲੱਗ ਹੋ ਜਾਊਗਾ ਬਰਨ ਦਾ phone ਆਏਗਾ ਨਾ,

ਫਿਰ ਮੈਨੂੰ ਕਹਿੰਦਾ ਰੋਟੀ ਦੇ ਦੇ ਮੈਨੂੰ ਪਾਣੀ ਦੇ ਦੇ ਮੈਨੂੰ, ਉਹਨੂੰ ਪਤਾ ਜੇ ਮੈਂ ਬੰਦ ਕਰ ਦਿੱਤਾ ਤਾਂ ਮੈਨੂੰ ਰੋਟੀ ਪਾਣੀ ਵੀ ਨੀ ਮਿਲਣਾ। ਤੁੰ ਉਹਨੂੰ ਦੇ ਦਿੰਦੀ ਰੋਟੀ ਪਾਣੀ, ਤੇ ਤੂੰ ਕਹਿੰਦੀ ਮੇਰੇ ਤੋਂ ਨੀ ਕੰਮ ਹੁੰਦਾ। ਲੈਂ ਓਦਾਂ ਨੀ ਮੈਂ by chance ਕਦੇ ਆਲਸ ਪਾਇਆ ਹੋਊਗਾ ਜਿੱਦਾਂ ਜੇ ਮੇਰੀ ਤਬੀਅਤ ਠੀਕ ਨੀ ਹੈ ਤਾਂ ਹੈ ਨਹੀਂ ਤਾਂ ਮੈਂ ਕੰਮ ਤਾਂ ਕਰਦੀ ਹਾਂ ਭੈਣ, ਘਰ ਵੀ ਜਾਂਦੀ ਮੈਂ।

ਹਾਂ ਲੰਗਰ ਬਣਾਉਣ ਦਾ ਓਦਾਂ ਮੈਨੂੰ ਪੂਰੀਆਂ ਪਾਰੀਆਂ ਚੀਜ਼ਾਂ ਬਣਾਉਣ ਦਾ ਬਥੇਰਾ ਸ਼ੌਂਕ ਹੈ। ਉਹ ਹੁੰਦਾ ਹੀ ਹੈ ਮੈਨੂੰ ਮੈਨੂੰ ਏਦਾਂ ਦੇ ਪਕਵਾਨ ਪਕਵੂਨ ਬਣਾ ਕੇ ਖਿਲਾਉਣ ਦਾ ਬੜਾ ਸ਼ੌਂਕ ਹੈ।

ਉਹ ਮੇਰੀ ਮੰਮੀ ਹਾਲੇ ਘੱਟ ਬਣਾਉਂਦੀ ਪਈ ਹੈ ਨਾ ਉਹ ਸਾਡੇ ਘਰੇ ਕੰਜਕ ਕੁੰਜਕ ਹੋਣ ਉਦੋਂ ਫਿਰ ਲੰਗਰ ਪਾਣੀ ਮੈਂ ਹੀ ਬਣਾਉਂਦੀ। ਕਿਆ ਕਿਆ ਬਣਾਉਣਾ ਆਉਂਦਾ ਤੈਨੂੰ। ਕਿਆ ਬਣਾਉਂਦੀ ਹਾਂ ਤੂੰ ਬੋਲ ਤੈਨੂੰ ਉਹ ਆਉਂਦਾ ਲਿੱਟੀ ਚੋਖਾ। ਉਹ ਨੀ ਆਉਂਦਾ ਮੈਨੂੰ ਏਦਾਂ ਦੀਆਂ ਚੀਜ਼ਾਂ ਨੀ ਆਉਂਦੀਆਂ simple Simple ਜਿੱਦਾਂ ਕੰਜਕਾਂ ਕੁੰਜਕਾਂ ਜਾਂ ਫਿਰ ਏਦਾਂ ਦੀਆਂ simple, simple ਚੀਜ਼ਾਂ ਆਉਂਦੀਆਂ ਮੈਨੂੰ ਨਾਲੇ ਤੂੰ ਕਹਿੰਦੀ ਮੈਂ ਚਟਪਟਾ ਜਿਹਾ ਬਣਾ ਦਿੰਦੀ। ਭੈਣੇ ਇੰਨਾ ਚਟਪਟਾ ਵੀ ਨੀ ਆਉਂਦਾ ਪਕੌੜੇ ਪਕਾੜੇ ਏਦਾਂ ਦੀਆਂ ਚੀਜ਼ਾਂ ਮੈਂ ਕੱਢ ਲੈਂਦੀ ਹੈਗੀ ਤਾਂ ਸਿੱਧੀ ਜਿਹੀ ਗੱਲ ਦੱਸਾਂ

ਕਦੋਂ ਜਦੋਂ ਤੈਂ ਮੈ ਕਿਆ try ਕੀਤਾ ਸੀ ਮੈਗੀ। ਭੈਣੇ ਜਦੋਂ ਚੁੱਲੇ ਤੇ ਰੋਟੀ ਬਣਾਇਆ ਕਰਦੀ ਸੀ ਮੈਂ।

ਤੇ ਉਹ ਨਾ ਅੱਗ ਸਿੱਧੀ ਪਲਾਜੋ ਤੇ ਪਈ।

ਹੁਣ ਇਹ ਮੇਰੇ ਪਾਉਣੇ ਲਾਇਕ ਨੀ ਰਿਹਾ।

ਜਲਿਆ ਵੀ ਐਨ ਮੇਰੇ ਨਵਾਂ ਪਲਾਜੋ

ਬੰਦਾ ਕਰੇ ਤੇ ਕਿਆ ਕਰੇ ਆੜੀਏ ਆਹ ਮੰਦਿਰ ਵਗ਼ੈਰਾ ਜਾਣਾ ਹੁੰਦਾ ਨਾ ਫਿਰ ਯਾਰ ਕੋਈ ਚੱਜਦਾ ਕੱਪੜਾ ਹੋਵੇ ਤਾਂ ਹੀ ਹੈ ਹੁਣ ਜਲੇ ਜੁਲੇ ਕੱਪੜੇ ਤਾਂ ਸਾਡੇ ਪਿੰਡ ਚ ਤਾਂ ਵਸਿਆ ਟੋਰਾਂ ਇੰਨੀਆਂ ਕੱਢਕੇ ਆਉਂਦੇ ਲੋਕ ਏਦਾਂ ਪਤਾ ਨੀ।